ਇੱਕ ਲੋਕੀ ਪੈਸੇ ਕਢਾ ਰਹੇ ਹੈ। ਇੱਕ ਬੁੱਢੀ ਉੱਥੇ ਬੈਠੀ ਹੋਈ ਹੈ ਤੇ ਇੱਕ ਜਨਾਨੀ ਜਾ ਰਹੀ ਹੈ।

ਇੱਥੇ ਫੁੱਲ ਬੂਟੇ ਵੀ ਲੱਗੇ ਹੋਏ ਹਨ ਗਮਲੇਯਾਂ ਦੇ ਵਿੱਚ ਏ ਬੋ ਸੜਕ ਹੈ।

ਇਹ ਇੱਕ ਪਾਣੀ ਇੱਕ ਦੋ ਪਾਣੀ ਦੀਆਂ ਟੈਂਕੀਆਂ ਹਨ ਬਹੁਤ ਸਾਰੀਆਂ ਪਾਈਪਾਂ ਲੱਗੀਆਂ ਹੋਈਆਂ ਹਨ।

ਸਾਈਕਲ ਮੋਟਰਸਾਈਕਲ ਤੇ ਕਾਰਾਂ ਦੇ ਵਿੱਚ ਆਟੋ ਤੇ ਸਬਜ਼ੀ ਵਾਲੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਹੈ।

ਇਹ ਇਕ ਮਿਲਕ ਪਲਾਂਟ ਵਾਂਗੂ ਲੱਗ ਰਿਹਾ ਹੈ ਜਿਹਦੇ ਵਿੱਚ ਟੈਂਕੀਆਂ ਬਣੀਆਂ ਹੋਈਆਂ ਹਨ ਸੋਲਡਰ ਸਿਸਟਮ ਬਣੇ ਹੋਏ ਹਨ।

ਤੇ ਪਾਣੀ ਦੀਆਂ ਟੈਂਕੀਆਂ ਸੀਮਟ ਵੱਲੀਆਂ ਪਲਾਸਟਿਕ ਦੀਆਂ ਤੇ ਟੈਂਕਰ ਵੀ ਖੜਿਆ ਹੈ।

ਦੋ ਭਾਈ ਬਾਹਰ ਖੜਕੇ ਆਪਸ ਵਿੱਚ ਗੱਲਾਂ ਕਰ ਰਹੇ ਹਨ।

ਇਹ ਇੱਕ ਪੈਟਰੋਲ ਪੰਪ ਹੈ। ਪੈਟਰੋਲ ਪੰਪ ਦੇ ਉੱਤੇ ਪੈਟਰੋਲ ਵਾਲੀ ਮਸ਼ੀਨ ਲੱਗੀ ਹੋਈ ਹੈ ਅਤੇ --

ਤੇ ਬੂਟੇ ਬਹੁਤ ਸਾਰੇ ਲੱਗੇ ਹੋਏ ਹਨ ਤੇ ਸੜਕ ਬਹੁਤ ਸੋਹਣੀ ਲੋਕੀ ਪੈਟਰੋਲ ਪਵਾਉਣ ਲਈ ਹਜੇ ਆਏ ਨਹੀਂ ਜਰੂਰ ਆ ਜਾਣਗੇ।

ਲੋਕੀਂ ਆ ਜਾ ਰਹੇ ਹਨ ਕੋਈ ਮੋਟਰਸੈਕਲ ਤੇ ਜਾ ਰਿਹਾ ਹੈ ਕੋਈ ਸਕੂਟਰ ਤੇ ਕੋਈ ਔਟੋ ਤੇ ਕਾਰ --

ਇਹ ਇੱਕ ਪੈਟਰੋਲ ਪੰਪ ਹੈ। ਬਹੁਤ ਵੱਡੀ ਇੱਥੇ ਸੜਕ ਹੈ ਤੇ ਇੱਥੇ ਉੱਪਰ ਇੰਡੀਆ ਓਇਲ ਲਿਖਿਆ ਹੋਇਆ ਹੈ ਤੇ ਪੈਟਰੋਲ ਪੰਪ ਦੀ ਮਸ਼ੀਨਾਂ ਵੀ ਲੱਗੀਆਂ ਹੋਈਆਂ ਹਨ।

ਇਹ ਇੱਕ ਹੋਸਪਿਟਲ ਦਾ ਆਪਰੇਸ਼ਨ ਥੇਟਰ ਹੈ। ਇੱਥੇ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ।

ਇਸ ਸਕੂਲ ਦਾ ਕੰਪਿਊਟਰ ਸੈਂਟਰ ਰੂਮ ਹੈ ਜਿਹਦੇ ਅੰਦਰ ਬਹੁਤ ਸਾਰੇ ਕੰਪਿਊਟਰ ਪੇ ਹੈ।

ਇੱਥੇ ਇੱਕ ਬਲੈਕ ਤੇ ਕਾਲਾ ਤੇ ਚਿੱਟਾ ਰੰਗ ਦਾ ਗੇਟ ਲੱਗਾ ਹੋਇਆ ਇੱਕ ਗਰੀਨ ਰੰਗ ਦਾ ਵੀ ਗੇਟ ਲੱਗਾ ਕੰਧ ਬਣੀ ਹੋਈ ਹੈ ਪੀਲੀ।

ਇਹ ਇੱਕ ਬਸ ਅੱਡਾ ਹੈ। ਬਸ ਅੱਡੇ ਵਿੱਚ ਲੋਕੀ ਸੁੱਤੇ ਪਏ ਹਨ।

ਨਾਲ ਅੰਦਰ ਬਾਹਰ ਵਾਈਪਰ ਝਾੜੂ ਤੇ ਸਟਰੈਕ ਵਗੈਰਾ ਪਏ ਹੋਏ ਹਨ।

ਇਹਦੇ ਬਾਹਰ ਬਹੁਤ ਸਾਰੇ ਟਾਇਰ ਪਏ ਹੋਏ ਹੈ ਰੈਕ ਦੇ ਵਿੱਚ ਟਾਇਰ ਸੱਜੇ ਹੋਏ ਹਨ।

ਦੇ ਕੋਲ ਗੁਲਦਸ਼ਤੇ ਵੀ ਪਏ ਹੋਏ ਹਨ ਹਰੇ-ਹਰੇ ਬੂਟੇ ਰੰਗ ਦੇ ਪਏ ਹਨ।

ਜਿਵੇਂ ਕੋਂਟਰਾਂ ਦੇ ਵਿੱਚ ਸਮਾਨ ਲੱਗਿਆ ਹੁੰਦੈ ਖਾਣ ਪੀਣ ਆਲਾ ਉਹ ਵਾਲੇ ਕੋਂਟਰ ਲੱਗੇ ਹੋਏ ਹਨ।

ਟੇਬਲਾਂ ਦੇ ਓੱਤੇ ਫਲਾਵਰ ਪਏ ਹੋਏ ਹਨ ਰੈੱਡ ਕਲਰ ਦੇ ਤੇ ਗੋਲ ਅਤੇ ਚੌਰਸ ਟੇਬਲ ਲੱਗੇ ਹੋਏ ਹਨ ਤੇ ਖਾਲੀ ਹੀ ਪੈਲੇਸ ਹੈ ਹੋਰ ਕੁੱਛ ਨੀਂ ਇਹਦੇ ਵਿੱਚ ਹੈਗਾ।

ਬਾਹਰ ਇੱਕ ਮੋਟਰਸਾਈਕਲ ਵੀ ਖੜਿਆ ਹੈ ਤੇ ਬਾਹਰ ਬੈਂਕ ਦੇ ਅੰਦਰ ਸ਼ੀਸ਼ਾ ਲੱਗਿਆ ਤੇ ਲੋਕੀ ਬਹੁਤ ਸਾਰੇ ਖੜੇ ਹਨ।

ਤੇ ਇੱਕ ਮੁੰਡਾ ਗੋਲ ਫੜਨ ਨੂੰ ਵੀ ਖੜਾ ਹੈ।

ਤੇ ਭਾਈ ਕਾਕਾਂ ਦੀ ਵੇਟ ਕਰ ਰਿਹਾ ਹੈ ਤੇ ਇੱਕ ਪਰਪਲ ਕਲਰ ਦਾ ਵੀ ਸੂਟ ਪਿਆ। ਇੱਕ ਰੈੱਡ ਕਲਰ ਦਾ ਵੀ ਸੂਟ ਪਿਆ।

ਇਹ ਇੱਕ ਕੱਪੜੇ ਦੀ ਦੁਕਾਨ ਹੈ ਕੱਪੜੇ ਦੀ ਦੁਕਾਨ ਦੇ ਵਿਚ ਟੇਬਲ ਕੁਰਸਿਆਂ ਪਈਆਂ ਹੋਇਆ ਹਨ। ਇਹ ਇੱਕ ਕੱਪੜੇ ਦੀ ਦੁਕਾਨ ਹੈ ਕੱਪੜੇ ਦੀ ਦੁਕਾਨ ਦੇ ਵਿਚ ਟੇਬਲ ਕੁਰਸਿਆਂ ਪਈਆਂ ਹੋਇਆ ਹਨ।

ਇਹ ਪੈਂਟਾਂ ਤੇ ਸ਼ਰਟਾਂ ਦੀ ਦੁਕਾਨ ਹੈ। ਜੈਂਟਸ ਕੱਪੜੇ ਦੀ ਤੇ ਭਾਈ ਵੀ --

ਪਏ ਇੱਕ ਵ੍ਹਾਈਟ ਕਲਰ ਦਾ ਟੇਬਲ ਲੱਗਿਆ ਹੈ ਬਹੁਤ ਸਾਰਾ ਵੱਡਾ ਤੇ ਕਾਉੰਟਰ ਦੇ ਵਿਚ ਬਹੁਤ ਸਾਰੇ ਕੱਪੜੇ ਪਏ ਹਨ।

ਦੇ ਜੰਗਲੀ ਜਾਨਵਰ ਇਹਦੇ ਵਿੱਚ ਘੁੰਮ ਰਹੇ ਹਨ ਹਰੇ- ਰੇ ਬੂਟੇ ਹਨ ਤੇ ਔਰੇਂਜ ਕਲਰ ਦੇ ਫੁੱਲ ਬਹੁਤ ਸੋਹਣੇ ਲੱਗੇ ਹੋਏ ਹਨ।

ਇਹ ਇੱਕ ਦਫ਼ਤਰ ਹੈ ਦਫ਼ਤਰ ਵਿੱਚ ਬਹੁਤ ਸਾਰੀਆਂ ਕੁਰਸੀਆਂ ਪਈਆਂ ਹੋਈਆਂ ਹਨ।

ਉਹਦੇ ਅੱਗੇ ਜਾ ਕੇ ਇੱਕ ਮੂਰਤੀ ਬਣੀ ਹੋਈ ਹੈ ਮੂਰਤੀ ਬਹੁਤ ਸੋਹਣੀ ਲੱਗ ਰਹੀ ਹੈ।

ਤੇ ਇੱਥੇ ਇੱਕ ਬੋਰਡ ਵੀ ਲੱਗਿਆ ਹੋਇਆ ਹੈ ਤੇ ਉੱਥੇ ਇੱਕ ਪਾਣੀ ਵਾਲੀ ਟੂਟੀ ਹੈ।

ਇਹ ਇੱਕ ਸਟੇਡੀਅਮ ਹੈ ਸਟੇਡੀਅਮ ਵਿੱਚ ਸਾਈਕਲ ਚਲਾ ਰਹੇ ਹਨ ਬੱਚੇ ਬੱਚੇ ਸਾਈਕਲ ਰੇਸ ਕਰ ਰਏ ਹਨ।

ਤੇ ਬੱਚੇ ਸਾਰੇ ਰੇਸ ਲਗਾ ਰਹੇ ਹਨ ਸਾਈਕਲ ਦੀ ਇਹਦੇ ਵਿੱਚ ਇੱਕ ਮਿੱਟੀ ਮਿੱਟੀ ਤੇ ਲਾਈਨਾਂ ਵੀ ਨਜਰ ਆ ਰਹੀਆਂ ਹਨ।

ਏਹਦੇ ਵਿੱਚ ਬੰਦੇ ਜਾ ਰਹੇ ਹਨ ਆ ਰਹੇ ਹਨ ਬੱਚੇ ਵੀ ਖੇਡ ਰਹੇ ਹਨ।

ਇਹਦੇ ਵਿੱਚ ਬਹੁਤ ਸਾਰੇ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਹਨ ਇੱਕ ਸੜਕ ਹੈ।